ਲਈ ਮੈਂ ਬਾਰਵੀਂ ਪਾਸ ਹੈ ਜੀ ਮੈਂ ਆਪਣੀ ਪੜ੍ਹਾਈ ਚੰਡੀਗੜ੍ਹ ਛਿਆਲੀ ਮਾਡਲ ਤੋਂ ਕੀਤੀ ਹੈ ਉਹ ਤੋਂ ਬਾਅਦ ਮੈਂ ਕਾਲਜ ਗਿਆ ਛਿਆਲੀ ਚੰਡੀਗੜ੍ਹ ਚ ਛਿਆਲੀ ਮਾਡਲ ਕਾਲਜ ਆ ਉੱਥੇ ਗਿਆ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਪਈ ਸੀਗੀ ਬਹੁਤ ਹੀ ਜ਼ਿਆਦਾ ਵਧੀਆ ਚੱਲਦੀ ਪਈ ਸੀਗੀ ਇੱਕ ਵਾਰੀ ਕਿਆ ਹੋਇਆ ਮੇਰੇ ਨਾਲ ਮੈਂ ਮੇਰੇ ਘਰਦਿਆਂ ਚ ਥੋੜ੍ਹੀ ਜਿਹੀ problem ਹੋ ਗਈ ਸੀਗੀ ਪੈਸਿਆਂ ਨੂੰ ਲੈ ਕੇ ਤੇ ਮੇਰੇ ਕਾਲਜ ਦੀ ਫੀਸ ਨੀ ਦਿੱਤੀ ਗਈ ਘਰਦਿਆਂ ਤੋਂ ਤੇ ਮੈਨੂੰ ਦਿਹਾੜੀ ਕਰਨੀ ਪਈ ਮਾੜਾ ਮੋਟਾ ਕੰਮ ਕਰਨਾ ਪਿਆ ਬਹੁਤ ਇਹ ਜਿਹੇ ਇਹ ਜਿਹੇ ਦਿਨ ਦੇਖੇ ਹੈ ਮੈਂ, ਮੈਂ ਤੁਹਾਨੂੰ ਦੱਸ ਨੀ ਸਕਦਾ ਜੀ ਤੇ ਮੈਂ ਤੁਹਾਨੂੰ ਦੂਜੀ ਗੱਲ ਹੋਰ ਦੱਸਦਾਂ ਇੱਕ ਤੇ ਮੇਰੀ ਛੋਟੀ ਭੈਣ ਹੈ ਇੱਕ ਉਹ ਬੇਚਾਰੀ ਪੜ੍ਹਦੀ ਪਈ ਹੈ ਨਾਲੇ ਪੜ੍ਹਦੀ ਪਈ ਹੈ ਨਾਲੇ ਕੰਮ ਕਰਦੀ ਪਈ ਹੈ ਇੱਕ ਬੜੀ ਭੈਣ ਹੈ ਉਹ ਵੀ ਉਹਦਾ ਵਿਆਹ ਹੋ ਗਿਆ ਜੀ ਉਹਦਾ ਵਿਆਹ ਹੁਣੀ ਹੋਇਆ ਜੀ ਆਪਣਾ ਆਹ ਸਾਲ ਪਹਿਲਾਂ ਵਿਆਹ ਹੋਇਆ ਉਹਦਾ ਮੈਨੂੰ ਪਤਾ ਜੀ ਵਿਆਹ ਕਿੱਦਾਂ ਕਰਵਾਇਆ ਅਸੀਂ ਕਿਸ ਕਿਸ ਤੋਂ ਪੈਸੇ ਫੜੇ ਹੈ ਰਿਸ਼ਤੇਦਾਰ ਮੂੰਹ ਬਣਾਉਂਦੇ ਸੀਗੇ ਪੈਸੇ ਦਿੰਦੇ ਹੋਏ ਮੈਂ ਤੁਹਾਨੂੰ ਦੱਸ ਨੀ ਸਕਦਾ ਜੀ ਬਹੁਤ ਹੀ ਜ਼ਿਆਦਾ ਤਕਲੀਫ਼ ਸੀਗੀ ਬੰਦਿਆਂ ਨੂੰ, ਜਿੱਥੋਂ ਜਿੱਥੋਂ ਪੈਸੇ ਫੜੇ ਹੈ ਅੱਜ ਉਹਨਾਂ ਦੇ ਫ਼ੋਨ ਆਉਂਦੇ ਹੈ ਸਾਨੂੰ ਕਹਿੰਦੇ ਹੈ ਸਾਡੇ ਪੈਸੇ ਮੋੜੋ, ਇਸ ਕਰਕੇ ਮੈਨੂੰ ਕਮਾਉਣਾ ਪੈਂਦਾ ਹੈ ਮੈਂ ਆਪਣੀ ਪੜ੍ਹਾਈ ਅੱਧੇ ਵਿੱਚ ਛੱਡ ਦਿੱਤੀ ਸੀਗੀ ਇਸੀ ਇਸੀ ਇਸੀ ਚੱਕਰ ਚ ਮੈਂ ਆਪਣੀ ਪੜ੍ਹਾਈ ਛੱਡੀ ਸੀਗੀ ਪੈਸਿਆਂ ਕਰਕੇ। ਬਹੁਤ ਡੈਡੀ ਮੇਰਾ ਗੱਡੀ ਚਲਾਉਂਦਾ ਜੀ ਡਰਾਇਵਰ ਹੈ ਅਸੀਸ਼ ਨਿਕੇਤਨ ਸਕੂਲ ਹੈ ਆਪਣਾ ਛਿਆਹਠ ਸੈਕਟਰ ਮੁਹਾਲੀ ਚ ਉੱਥੇ ਡੈਡੀ ਮੇਰਾ ਡਰਾਇਵਰੀ ਕਰਦਾ ਹੈ ਜੀ ਤੇ ਮਾਤਾ ਮੇਰੀ house wife ਹੈ ਇੱਕ ਭੈਣ ਹੈ ਛੋਟੀ ਉਹ ਪੜ੍ਹਦੀ ਪਈ ਹੈ ਇੱਕ ਬੜੀ ਭੈਣ ਹੈ ਉਹਦਾ ਵਿਆਹ ਹੋ ਗਿਆ ਤੁਹਾਨੂੰ ਦੱਸਿਆਂ ਹੁਣੀ ਮੈਂ। ਤੇ ਮੈਂ ਇਕੱਲਾ ਇਕੱਲਾ ਮੁੰਡਾ ਜੀ ਘਰੇ ਤੇ ਮੈਨੂੰ ਸਭ ਕੁਛ ਕਰਨਾ ਪੈਂਦਾ ਹੈ ਚੌਵੀ ਸਾਲ ਉਮਰ ਹੈ ਜੀ ਮੇਰੀ ਪੜ੍ਹਾਈ ਲਿਖਾਈ ਮੈਂ ਆਪਣੀ ਕਾਲਜ ਦੂਸਰੇ ਸਾਲ ਚ ਹੀ ਛੱਡ ਦਿੱਤੀ ਸੀਗੀ ਤੁਸੀਂ ਇਉਂ ਲਾ ਲਓ ਜੀ ਪੜ੍ਹਾਈ ਤਾਂ ਮੈਂ ਪੂਰੀ ਕਰ ਹੀ ਨੀ ਸਕਿਆ ਆਪਣੀ ਨਾਲੇ ਮੈਂ ਇੰਨਾ ਪੜ੍ਹਨੇ ਲਿਖਣੇ ਚ ਮੈਂ ਇੰਨਾ ਵਧੀਆ ਸੀਗਾ ਵੀ ਨੀ ਤੁਹਾਨੂੰ ਸਹੀ ਗੱਲ ਦੱਸਾਂ, ਮੇਰਾ ਪੜ੍ਹਾਈ ਚ ਵੈਸੇ ਨੀ ਜੀਅ ਕਰਦਾ ਸੀਗਾ, ਮੇਰਾ ਜੀਅ ਕਰਦਾ ਸੀਗਾ ਜੀ ਫੁਟਬਾਲ ਖੇਲਣੇ ਨੂੰ ਜਾਂ ਬੈਟਬਾਲ ਖੇਲਣੇ ਨੂੰ, ਵੈਸੇ ਮੈਂ ਫੁਟਬਾਲ ਦਾ player ਹਾਂ district ਤੱਕ ਖੈਲਿਆ ਹੋਇਆਂ ਫੁਟਬਾਲ ਮੈਂ ਦਿੱਲੀ ਗਿਆ ਸੀ ਖੇਲਣ ਵਾਸਤੇ ਫੁਟਬਾਲ। ਉੱਧਰ ਵੀ ਮੇਰਾ luck ਚੱਲਿਆ ਨੀ ਜੀ ਇੰਨਾ ਮਤਲਬ ਜਿਹਨੂੰ ਕਹਿੰਦੇ ਨਾ ਕਿਸਮਤ ਹੋਵੇ ਤਾਂ ਸਭ ਕੁਛ ਹੋ ਜਾਂਦਾ ਜੇ ਕਿਸਮਤ ਨਹੀਂ ਹੁੰਦੀ ਤਾਂ ਕੁਛ ਵੀ ਨੀ ਹੁੰਦਾ, ਏਦਾਂ ਦਾ system ਸੀਗਾ ਜੀ ਮੇਰਾ ਵੀ, ਕਿਸਮਤ ਬਹੁਤ ਵਧੀਆ ਸੀਗੀ ਮੇਰੀ ਮਤਲਬ ਕਿ ਆਪਾਂ ਦੋ match ਜਿੱਤ ਗਏ ਸੀਗੇ। ਜਿਹੜਾ semi final match ਹੁੰਦਾ ਹੈ ਉਸ ਚ ਆਪਣੇ ਦੋ ਗੋਲ ਪਿੱਛੇ ਆਪਾਂ ਰਹਿ ਗਏ ਸੀਗੇ ਤੇ ਉਸ ਚ ਤਿੰਨ ਮੁੰਡੇ ਸਾਡੀ team ਚ select ਕੀਤੇ ਸੀਗੇ ਇੱਕ ਮੇਰਾ ਯਾਰ ਦੋਸਤ ਸੀਗਾ ਉਹ ਬੇਚਾਰਾ ਬਹੁਤ ਗ਼ਰੀਬ ਘਰੋਂ ਸੀਗਾ ਉਹਨੇ ਮੈਨੂੰ ਆਹ ਗੱਲ ਕਹੀ ਸੀਗੀ ਸੰਜੇ ਕਹਿੰਦਾ ਜੇ ਮੈਂ select ਹੋ ਗਿਆ ਕਹਿੰਦਾ ਮੈਂ ਤੈਨੂੰ ਭੇਜ ਦਊਂਗਾ। ਮੈਂ ਕਿਹਾ ਨਹੀਂ ਯਾਰ ਬਾਈ ਮੈਂ ਨੀ ਜਾਣਾ ਮੈਂ ਕਿਹਾ ਤੁਸੀਂ ਹੋਈ ਜਾਊਗੇ ਬਾਈ ਠੀਕ ਨੀ ਯਾਰ ਮੈਂ ਕਿਹਾ ਤੈਨੂੰ ਜ਼ਿਆਦਾ ਲੋੜ ਹੈ ਕਹਿੰਦਾ ਨਹੀਂ ਕਹਿੰਦਾ ਬਾਈ ਯਾਰ ਕਿ ਤੈਨੂੰ ਜਾਣਾ ਪੈਣਾ ਇੱਕ ਹੋਰ ਮੇਰਾ ਯਾਰ ਦੋਸਤ ਸੀਗਾ ਉਹਦੀ selection ਹੋ ਗਈ ਸੀਗੀ ਉਹ ਥੋੜ੍ਹਾ ਘਰੋਂ ਠੀਕ ਸੀਗਾ ਲੇਕਿੰਨ ਉਸ ਚ ਦਇਆ ਬਿਲਕੁਲ ਨੀ ਸੀਗੀ ਵੀ ਹਾਂ ਵੀ ਯਾਰ ਮੈਂ ਠੀਕ ਹੈ ਘਰੋਂ ਵੀ ਮੇਰਾ career ਬਣ ਸਕਦਾ ਹੈ ਮੈਨੂੰ ਅਗਲੇ ਸਾਲ ਵੀ chance ਮਿਲ ਸਕਦਾ ਹੈ ਵੀ ਮੈ ਕਿਉਂ ਨਾ ਗੋਰਵ ਨੂੰ ਭੇਜ ਦੇਵਾਂ ਜਾਂ ਅਮਿਤ ਭੇਜ ਦੇਵਾਂ ਕਿਸੇ ਹੋਰ ਨੂੰ ਭੇਜ ਦੇਵਾਂ ਬਿਲਕੁਲ ਵੀ ਨੀ ਉਹਨੇ ਮੈਨੂੰ ਆਹ ਗੱਲ ਕਹੀ ਸੀਗੀ ਕਹਿੰਦਾ ਯਾਰ ਦੇਖ ਬਾਈ ਆਪਣਾ ਆਪਣਾ luck ਆਪਣੇ ਹੱਥ ਚ ਹੁੰਦਾ ਹੈ ਕਹਿੰਦਾ, ਕਹਿੰਦਾ ਜੇ ਮੈਂ ਜਿੱਦਾਂ ਖੇਲਾਂਗਾ ਕਹਿੰਦਾ ਓਦਾਂ ਮੈਂ ਕਰਾਂਗੇ ਮੈਂ ਵੀ ਉਹਨੂੰ ਆਹੀ ਗੱਲ ਕਹੀ ਸੀਗੀ ਕਹਿੰਦਾ ਆਪਾਂ ਇੱਕ team ਹੈ ਜੋ ਸਾਨੂੰ ਜਿੱਦਾਂ ਆਪਣੀ team ਨੂੰ ਹੋਊਗਾ ਨਾ ਓਦਾਂ ਮਨਜ਼ੂਰ ਹੋਊਗਾ ਮੈਨੂੰ ਉਹ ਕਹਿੰਦਾ ਕੋਈ ਚੱਕਰ ਨੀ ਬਾਈ ਕਹਿੰਦਾ ਪਹਿਲਾਂ ਤਾਂ ਮੈਨੂੰ ਕਹੀ ਗਿਆ ਕਹਿੰਦਾ ਕੋਈ ਚੱਕਰ ਨੀ ਕਹਿੰਦਾ ਆਪਾਂ ਜੇ ਤੂੰ ਇਹ ਕਰੂੰਗੇ ਉਹ ਕਰੂੰਗਾ match ਵੀ ਉਸ ਬੰਦੇ ਵਾਸਤੇ ਹਾਰੇ ਆਪਾਂ ਉਸ ਬੰਦੇ ਕਰਕੇ match ਹਾਰੇ ਆਪਾਂ ਫੁਟਬਾਲ ਦਾ ਮੈਨੂੰ ਅੱਜ ਵੀ ਯਾਦ ਹੈ। ਅੱਜ ਤੇ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈੈ ਆਹ ਉਸੇ ਬੰਦੇ ਕਰਕੇ ਆਪਾਂ match ਹਾਰੇ ਸੀਗੇ ਤੁਸੀਂ ਆਪ ਦੇਖ ਲਓ ਫਿਰ, ਹੁਣ ਅਸੀਂ ਕਿਆ ਕਰ ਸਕਦੇ ਹਾਂ ਇਸ ਗੱਲ ਤੇ, ਤੇ ਕਿਆ ਹੋਇਆ ਜੀ ਇੱਕ ਦਿੱਲੀ ਚ ਇੱਕ company ਹੈ

ਉਹਨੂੰ ਕਿਤੇ ਅਸੀਂ ਉਹ match ਹਾਰ ਕੇ ਵੀ select ਹੋ ਗਿਆ ਬੰਦਾ ਦੇਖ ਲਓ ਔਰ ਹੋਰ team ਚ ਖੇਲਣ ਲੱਗ ਗਿਆ, ਉਹਨੇ ਮੈਨੂੰ ਪਹਿਲਾਂ ਕਿਹਾ ਸੀ ਵੀ ਅਸੀਂ team ਨੀ ਛੱਡੋਂਗੇ ਦੇਖ ਲਓ ਔਰ ਅੱਜ ਉਹ ਮੁੰਡਾ ਨਾ ਔਰ ਅੱਜ ਮੁੰਡਾ ਉਹ ਸਿਰਫ਼ ਉਹ ਕਿਆ ਕਹਿੰਦੇ ਹੈ ਉਹਨੂੰ private job ਕਰਦਾ ਪਿਆ ਪੱਚੀ ਹਜ਼ਾਰ ਦੀ। ਮੈਂ ਉਹਨੂੰ ਆਹ ਗੱਲ ਅੱਜ ਸਾਨੂੰ ਮਿਲਦਾ ਵੀ ਹੈ ਨਾ ਮੁੰਡਾ ਅਸੀਂ ਉਹਨੂੰ ਮੂੰਹ ਨੀ ਲਾਉਂਦੇ ਹੁਣ, ਮੈਂ ਉਹਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਯਾਰੀ ਆਪਣੀ ਜਗ੍ਹਾ ਹੈ game ਆਪਣੀ ਜਗ੍ਹਾ ਹੈ ਮੈਂ ਤੈਨੂੰ ਉਦਣ ਵੀ ਇਹੀ ਗੱਲ ਕਹੀ ਸੀ ਮੈਂ ਕਿਹਾ ਜ਼ਿਆਦਾ ਲੋੜ ਹੈ ਉਹਨੇ ਜਦ ਮੰਨੀ ਨੀ ਅੱਜ ਵੀ ਸਾਨੂੰ ਮਿਲਦਾ ਅਸੀਂ ਮੂੰਹ ਕਦੇ ਨੀ ਲਾਉਂਦੇ ਉਸ ਮੁੰਡੇ ਨੂੰ ਕਦੇ ਵੀ ਨੀ ਸਾਡੀ ਘੱਟ ਤੋਂ ਘੱਟ ਪੰਦਰਾਂ ਸਾਲ ਪਹਿਲਾਂ ਦੀ ਯਾਰੀ ਸੀਗੀ ਇਕੱਠੇ ਅਸੀਂ ਪਲੇ ਹੈ ਇਕੱਠੇ ਅਸੀਂ ਪੜ੍ਹੇ ਹੈ, ਇਕੱਠੇ ਸਭ ਕੁਛ ਹੋਇਆ ਇੱਕ ਦੂਸਰੇੇ ਦੇ ਘਰ ਜਾ ਜਾ ਰੋਟੀ ਖਾਣੀ ਦੂਸਰੇ ਦੇ ਘਰੇ ਜਾ ਕੇ ਹਫ਼ਤੇ ਹਫ਼ਤੇ ਸੌਣਾ ਆਪਾਂ ਨੇ ਇੱਕ ਦੂਜੇ ਦੇ ਘਰ ਜਾ ਕੇ ਖਾਣਾ ਪੀਣਾ ਉਹਦੀ ਮਾਂ ਨੂੰ ਮਾਂ ਕਹਿਣਾ, ਉਹਦੇ ਪਿਉ ਨੂੰ ਪਿਉ ਕਹਿਣਾ, ਉਹਦੀ ਭੈਣ ਨੂੰ ਭੈਣ ਕਹਿਣਾ ਇੰਨਾ ਪਿਆਰ ਸੀਗਾ, ਉਸ ਬੰਦੇ ਨੇ ਇੱਕ match ਕਰਕੇ ਸਿਰਫ਼ ਇੱਕ match ਕਰਕੇ ਸਾਰੀ ਯਾਰੀ ਤੋੜ ਦਿੱਤੀ ਕਿਆ ਹੁੰਦਾ ਸੀ match ਬੰਦੇ ਨੂੰ ਮੌਕਾ ਦੁਬਾਰਾ ਮਿਲ ਜਾਂਦਾ ਹੈ। ਸਾਲ ਬਾਅਦ ਮੌਕਾ ਮਿਲ ਜਾਊਗਾ ਦੋ ਸਾਲ ਮੌਕਾ ਮਿਲ ਜਾਊਗਾ, ਮਨ ਚ ਨਾ ਉਹਦੇ ਲਾਲਚ ਆ ਗਿਆ ਕਿ ਮੈਂ ਅੱਗੇ ਲੰਘ ਗਿਆ ਮੈਂ ਕੁਛ ਕਰ ਸਕਦਾ ਹੈ, ਉਹਨੂੰ ਇਹ ਨੀ ਪਤਾ ਫੁਟਬਾਲ ਦਾ ਆਪਣੇ ਇੰਡੀਆ ਚ craze ਹੈ ਨੀ ਇੰਨਾ ਜਿੰਨਾ ਕ੍ਰਿਕਟ ਦਾ ਹੈ।

ਤੇ ਫਿਰ ਕਿਆ ਹੋਇਆ ਜੀ ਉਹਨੂੰ ਕਿਆ ਕਹਿੰਦੇ ਹੈ ਮੈਂ ਤੁਹਾਨੂੰ ਆਪਣੀ ਗੱਲ ਦੱਸ ਰਿਹਾ ਸੀਗਾ ਕਾਲਜ life ਦੀ ਮੇਰਾ ਨਾਲ ਏਦਾਂ ਏਦਾਂ ਬਹੁਤ ਵਾਰੀ ਹੋਇਆ ਹੈ ਮੇਰੇ ਨਾਲ ਮੇਰੇ ਯਾਰ ਦੋਸਤ ਵੀ ਇਹ ਜਿਹੇ ਸੀਗੇ ਕੋਈ ਵਧੀਆ ਘਰੋਂ ਸੀਗਾ ਕੋਈ ਮਤਲਬ ਕਿ middle class ਸੀਗਾ ਅਸੀਂ ਵੀ middle class family ਤੋਂ belong ਕਰਦੇ ਹੈ ਠੀਕ ਨੀ ਏਦਾਂ ਏਦਾਂ ਕਰਕੇ ਸਾਨੂੰ ਹੁੰਦਾ ਸੀਗਾ ਦੂਸਰੇ ਬੰਦੇ ਗੱਡੀਆਂ ਚ ਆਉਂਦੇ ਸੀਗੇ ਅਸੀਂ ਮੋਟਰਸਾਇਕਲ ਤੇ ਜਾਣਾ ਬਸ ਫੜ ਕੇ ਜਾਣਾ ਏਦਾਂ ਹੁੰਦਾ ਸੀਗਾ ਸਾਨੂੰ ਵੀ ਹੁੰਦਾ ਸੀਗਾ ਨਾ ਵੀ ਅਸੀਂ ਵੀ ਜਾਈਏ ਯਾਰ ਗੱਡੀ ਲਈਏ ਅਸੀਂ ਘਰਦਿਆਂ ਨੂੰ ਤੰਗ ਕਰਨਾ। ਵੀ ਸਾਨੂੰ ਵੀ ਗੱਡੀ ਲੈ ਕੇ ਦਓ ਮੇਰਾ ਯਾਰ ਦੋਸਤ ਗੱਡੀ ਚ ਆਉਂਦਾ ਹੈ, ਹੁਣ ਘਰਦਿਆਂ ਨੇ ਬੇਚਾਰਿਆਂ ਨੇ ਮੋਟਰ ਸਾਇਕਲ ਲੈ ਕੇ ਦੇ ਦਿੱਤਾ ਮੈਨੂੰ ਕਿਸ਼ਤਾਂ ਤੇ ਹੁਣ ਉਹ ਵੀ ਬੇਚਾਰੇ ਕਿਆ ਕਰਦੇ ਵੀ ਚੱਲ ਤੂੰ ਮੋਟਰ ਸਾਇਕਲ ਲੈ ਲਾ ਗੱਡੀ ਸਾਡੀ ਓਕਾਤ ਨੀ ਲੈਣ ਦੀ ਤੂੰ ਮੋਟਰ ਸਾਇਕਲ ਤਾਂ ਲੈ ਲਾ, ਵੀ ਤੂੰ ਕਿਤੇ ਉਹਨਾਂ ਵੱਲ ਉਹਨਾਂ ਦੇ ਮੂੰਹ ਕੰਨੀ ਨਾ ਦੇਖੇ ਵੀ ਉਹ ਗੱਡੀਆਂ ਚ ਆਉਂਦੇ ਤੂੰ ਮੋਟਰ ਸਾਇਕਲ ਤੇ ਨੇ ਆਏ ਮੈਨੂੰ ਫਿਰ ਵੀ ਸ਼ਰਮ ਆਉਂਦੀ ਸੀਗੀ ਮੈਂ ਮੋਟਰ ਸਾਇਕਲ ਤੇ ਜਾ ਰਿਹਾਂ ਪਰ ਮੈਨੂੰ ਆਹ ਨੀ ਪਤਾ ਸੀਗਾ ਮੇਰੇ ਘਰਦਿਆਂ ਨੇ ਮੈਨੂੰ ਲੈ ਕੇ ਕਿੱਦਾਂ ਦਿੱਤਾ ਹੈ ਕਿਸ਼ਤਾ ਤੇ ਦਸ ਹਜ਼ਾਰ ਇਕੱਠਾ ਕਰਕੇ ਕਿਤੇ ਇੱਧਰ ਉੱਧਰ ਫੜਕੇ down payment ਦਿੱਤੀ ਫਿਰ ਕਿਤੇ ਕਿਸ਼ਤਾਂ ਦੇਣੀਆਂ ਮੈਨੂੰ ਹੁਣ ਵੀ ਹੁਣ ਮੈਨੂੰ ਜਾ ਕੇ ਅਫ਼ਸੋਸ ਹੁੰਦਾ ਹੈ ਇਸ ਗੱਲ ਦਾ, ਮੈਂ ਤਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾਂ ਮੈਨੂੰ ਹੁਣ ਅਫ਼ਸੋਸ ਹੁੰਦਾ ਹੈ ਇਸ ਗੱਲ ਦਾ ਵੀ ਹਾਂ ਮੈਂ ਆਪਣੇ ਘਰਦਿਆਂ ਦੀ ਸੁਣੀ ਨੀ, ਹੁਣ ਅੱਜ ਮੈਂ ਆਪਣੇ ਘਰਦਿਆਂ ਤੋਂ ਦੂਰ ਰਹਿਨਾ ਪਿਆ ਮੈਨੂੰ ਪਤਾ ਮੈਂ ਦੂਰ ਕਮਰੇ ਚ ਚਾਰ ਹਜ਼ਾਰ ਕਰਾਇਆਾ ਦੇ ਕੇ ਆਪਣਾ ਖ਼ਰਚਾ ਕਰਦਾ ਪਿਆਂ ਨਾਲੇ ਘਰਦਿਆਂ ਨੂੰ ਪੈਸੇ ਭੇਜਦਾ ਪਿਆਂ ਨਾਲੇ ਆਪਣਾ ਖ਼ਰਚਾ ਪੂਰਾ ਕਰਨਾ ਨਾਲੇ ਘਰਦਿਆਂ ਦਾ ਪੂਰਾ ਕਰਨਾ ਨਾਲੇ rent ਦੇਣਾ ਨਾਲੇ ਤੁਹਾਨੂੰ ਪਤਾ ਸੌ ਖ਼ਰਚੇ ਹੋਰ ਆ ਜਾਂਦੇ ਹੈ ਉਹ ਵੀ ਪੂਰੇ ਕਰਨੇ ਇੱਧਰ ਉੱਧਰ ਦੇ ਖ਼ਰਚੇ ਮੈਂ ਤੁਹਾਨੂੰ ਦੱਸ ਨੀ ਸਕਦਾ ਜੀ ਕਿੱਦਾਂ ਕਰਦਾ ਹੈ ਠੀਕ ਨੀ। ਮੇਰਾ ਇੱਕ ਅੱਧਾ ਯਾਰ ਦੋਸਤ ਹੈ ਜਿਹੜਾ ਸਾਥ ਦੇ ਦਿੰਦਾ ਕਦੇ ਫ਼ੋਨ ਚੁੱਕ ਲੈਂਦਾ ਜਿਹੜੇ ਬਾਹਰ ਗਏ ਹੋਏ ਆ ਮੁੰਡੇ ਜਿਹੜੇ ਪਹਿਲਾਂ ਨਾਲ ਰਹਿੰਦੇ ਸੀ ਕਾਲਜ time ਪੜ੍ਹਦੇ ਹੁੰਦੇ ਸੀ ਸਕੂਲ time ਪੜ੍ਹਦੇ ਹੁੰਦੇ ਸੀਗੇ, ਉਹੀ ਜ ਜਿਹੜਾ ਹੈਗਾ ਸਾਥ ਦੇ ਦਿੰਦਾ ਹੈ, ਕੋਈਓ ਹੈ ਜਿਹੜਾ ਸਾਥ ਦੇ ਦਿੰਦਾ ਹੈ ਸੱਚੀ ਦੱਸਾਂ ਅੱਜ ਕੱਲ੍ਹ ਤਾਂ ਵੈਸੇ ਕੋਈ ਫ਼ੋਨ ਵੀ ਨੀ ਚੁੱਕਦਾ, ਅੱਜ ਕੱਲ੍ਹ ਦੀ ਯਾਰੀ ਹੈ ਨੀ ਗੀ ਯਾਰੀ ਦੋਸਤੀ ਤਾਂ ਪਹਿਲਾਂ ਹੁੰਦੀ ਸੀਗੀ ਵੀ ਹਾਂ ਵੀ ਇੱਕ ਫ਼ੋਨ ਤੇ ਫ਼ੋਨ ਚੁੱਕਣਾ ਇੱਕ ਫ਼ੋਨ ਤੇ ਪਹਿਲਾਂ ਫ਼ੋਨ ਚੱਲਦੇ ਹੀ ਨੀ ਸੀਗੇ, ਪਹਿਲਾਂ ਬੰਦਾ ਹੁੰਦਾ ਹੀ ਗੁਆਂਢ ਆਂਢ ਗੁਆਂਢ ਚ ਯਾਰੀ ਦੋਸਤੀ ਹੁੰਦੀ ਸੀਗੀ ਦੂਰ ਦੂਰ ਯਾਰੀ ਦੋਸਤੀ ਵੀ ਨੀ ਹੁੰਦੀ ਸੀਗੀ। ਬੰਦੇ ਨੇ ਘਰੋਂ ਘਰੀ ਜਾਣਾ ਇੱਕ ਦੂਜੇ ਨਾਲ ਰਹਿਣਾ ਖਾਣਾ ਪੀਣਾ, ਅੱਜ ਕੱਲ੍ਹ ਦੀ ਯਾਰੀ ਦੋਸਤੀ ਤਾਂ ਸਿਰਫ਼ ਪੈਸੇ ਤੱਕ ਰਹਿ ਗਈ ਜਿਹਦੇ ਕੋਲ ਗੱਡੀ ਹੈ ਤਾਂ ਬਈ ਯਾਰੀ ਦੋਸਤੀ ਹੈ ਜੇ ਮੇਰੇ ਕੋਲ ਸਾਇਕਲ ਹੈ ਤਾਂ ਮੈਨੂੰ ਕੋਈ ਪਾਊਗਾ ਨੀ ਬੁਲਾਊਗਾ ਨੀ ਜਿਹਦੇ ਕੋਲ ਗੱਡੀ ਹੈੈ ਤਾਂ ਉਹਦੇ ਨਾਲ ਸਟੋਰੀਆਂ ਵੀ ਪਾਊਗਾ ਬੰਦਾ ਉਹਦੇ ਨਾਲ ਫੋਟੋਆਂ ਵੀ ਖਿਚੇਗਾ। ਏਦਾਂ ਅੱਜ ਕੱਲ੍ਹ ਆਹ trend ਚੱਲਦਾ ਪਿਆ ਬਸ ਪੈਸਾ ਤੇ ਗੱਡੀ ਬਸ ਹੋਰ ਦੁਨੀਆਂ ਕੁਛ ਨੀ ਦੇਖਦੀ ਅੱਜ ਕੱਲ੍ਹ ਆਹੀ ਚੀਜ਼ਾਂ ਦੇਖਦੀ ਹੈ ਦੁਨੀਆਂ ਮੈਂ ਆਹ ਚੀਜ਼ ਦੇਖੀ ਹੈ ਤੇ ਦੂਜੀ ਗੱਲ ਰਹੀ।

Like ਕਰਦੀ ਸੀਗੀ ਸ਼ੁਰੂ ਤੋਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਕੂਲ time ਤੋਂ like ਕਰਦੀ ਸੀਗੀ ਮੈਨੂੰ ਇਸ ਗੱਲ ਦਾ ਪਤਾ ਸੀਗਾ, ਉਹਨੂੰ ਇਉਂ ਲੱਗਦਾ ਸੀਗਾ ਕਿ ਮੈਨੂੰ ਇਸ ਗੱਲ ਦਾ ਪਤਾ ਨੀ ਹੈ ਉਹ ਇਹ ਸੋਚਦੀ ਸੀਗੀ ਕਿ ਮੈਨੂੰ ਇਸ ਗੱਲ ਦਾ ਪਤਾ ਨੀ ਹੈ ਲੇਕਿੰਨ ਮੈਨੂੰ ਸਾਰੀ ਗੱਲ ਦਾ ਪਤਾ ਸੀਗਾ ਕਿ ਹਾਂ ਮੈਨੂੰ like ਕਰਦੀ ਏਦਾਂ ਕਰਦੀ ਓਦਾਂ ਕਰਦੀ ਹੈ

ਇੰਨਾ rich ਨੀ ਹੈਗਾ ਵੀ ਮੇਰੇ ਤੋਂ ਦੁਬਾਰਾ ਦੁਬਾਰਾ ਫੀਸਾਂ ਨੀ ਦੇ ਹੋਣੀਆਂ ਉਹ ਮੈਨੂੰ ਆਹ ਤੱਕ ਕਹਿੰਦੀ ਸੀਗੀ ਉਹ ਘਰੋਂ ਕੁੜੀ ਬਹੁਤ ਤਕੜੀ ਸੀਗੀ ਜੱਟਾਂ ਦੀ ਕੁੜੀ ਸੀਗੀ ਬਹੁਤ ਪੈਸਾ ਸੀਗਾ ਕੁੜੀ ਕੋਲ ਉਹ ਕਹਿੰਦੀ ਸੀ ਕਿ ਮੈਂ ਤੇਰੀ ਫੀਸ ਦੇ ਦੇਵਾਂਗੀ, ਮੈਂ ਸਭ ਕੁਛ ਕਰ ਦੇਊਂਗੀ ਮੇਰੇ ਨਾਲ ਵਿਆਹ ਕਰਵਾ ਲੈ। ਮੈਂ ਕਿਹਾ ਯਾਰ ਦੇਖ ਮੇਰੀ ਹਾਲੇ ਬੜੀ ਭੈਣ ਜਦ ਮੇਰੀ ਭੈਣ ਦਾ ਵਿਆਹ ਨੀ ਹੋਇਆ ਸੀਗਾ ਮੈਂ ਕਿਹਾ ਮੇਰੀ ਬੜੀ ਭੈਣ ਵਿਆਹਣੇ ਵਾਲੀ ਹੈ ਛੋਟੀ ਭੈਣ ਹੈ ਮੈਂ ਆਪਣਾ ਵਿਆਹ ਕਿੱਦਾਂ ਕਰਵਾ ਲਊਂਗਾ ਯਾਰ ਤੂੰ ਆਪ ਸੋਚ, ਉਹ ਕਹਿੰਦੀ ਕੋਈ ਚੱਕਰ ਨੀ ਕਹਿੰਦੀ ਅਸੀਂ ਘਰਦਿਆਂ ਦੀ ਸਹਿਮਤੀ ਨਾਲ ਕਰਵਾਓਗੇ ਦੌੜ ਕੇ ਨੀ ਕਰਵਾਉਂਦੇ court marriage ਨੀ ਕਰਵਾਉਂਦੇ ਕੁਛ ਨੀ ਕਰਵਾਉਂਦੇ

ਔਰ ਹਾਂ ਮੁੜਕੇ ਮੇਰੇ ਤੋਂ ਇੱਕ ਗ਼ਲਤੀ ਹੋ ਗਈ ਬਸ ਉਹ ਕੁੜੀ ਨੂੰ ਮੈਂ ਨਾ ਨਾ ਨਾ ਨਾ ਕਰੀ ਗਿਆ ਔਰ ਅੱਜ ਉਹ ਕੁੜੀ ਸੈਟ ਹੋ ਗਈ ਕਿਸੇ ਹੋਰ ਨਾਲ ਮਤਲਬ ਵੀ ਆਪਣੀ life set ਕਰੀ ਵੀ ਉਹਨੇ ਆਪਣੀ ਹਾਲਾਂਕਿ ਮੇਰੇ ਨਾਲ ਗੱਲ ਕਰਦੀ ਹੈ ਫ਼ੋਨ ਤੇ ਇੰਸਟਾਗ੍ਰਾਮ ਤੇ ਗੱਲ ਕਰਦੀ ਹੈ ਵੀ ਹਾਂ ਪੁੱਛਦੀ ਹੈ ਤੂੰ ਠੀਕ ਹੈ ਕਿਸੇ ਨਾਲ ਗੱਲਬਾਤ ਹੈਗੀ ਹੈ ਤੇਰੀ ਕੁਛ ਹੈਗਾ ਤੇਰਾ ਮੈਂ ਉਹਨੂੰ ਇੱਕ ਹੀ ਗੱਲ ਕਹਿਨਾ ਮੈਂ ਕਿਹਾ ਨਾ ਯਾਰ ਮੈਂ ਕਿਹਾ ਜੇ ਤੂੰ ਸੀਗੀ ਤਾਂ ਤੂੰ ਹੀ ਸੀਗੀ ਨਹੀਂ ਕੋਈ ਨੀ ਸੀਗਾ ਮੈਂ ਕਿਹਾ ਤੁੰ ਇਉਂ ਨਾ ਸੋਚੀ ਮੈਂ ਤੈਨੂੰ ਪਿਆਰ ਨੀ ਕਰਦਾ ਸੀਗਾ ਜਾਂ like ਨੀ ਕਰਦਾ ਸੀਗਾ ਕਰਦਾ ਮੈਂ ਵੀ ਸੀਗਾ ਲੇਕਿੰਨ ਮੈਂ ਬਸ ਦੱਸਦਾ ਨੀ ਸੀਗਾ ਵੀ ਮੇਰੇ ਹਾਲਾਤ ਇਹ ਜਿਹੇ ਸੀਗੇ ਮੈਂ ਤੈਨੂੰ ਕਿੱਦਾਂ ਕਹਿੰਦਾ ਆਪਣਾ ਖ਼ਰਚਾ ਨੀ ਚੁੱਕ ਸਕਦਾ ਸੀਗਾ ਮੈਂ ਤੇਰਾ ਕਿੱਦਾਂ ਚੁੱਕਦਾ ਕੁੜੀਆਂ ਦੇ ਤਾਂ ਖ਼ਰਚੇ ਵੀ ਵੱਧ ਹੁੰਦੇ ਹੈ ਮੇਰੇ ਕੋਲ ਮੇਰਾ ਨੀ ਖ਼ਰਚਾ ਮੇਰੇ ਕੋਲ ਮੇਰੇ ਮੋਟਰ ਸਾਇਕਲ ਚ ਨੀ ਤੇਲ ਪੈਂਦਾ ਸੀਗਾ ਮੈਂ ਤੈਨੂੰ ਕਿੱਥੇ ਘੁਮਾਉਂਦਾ ਕਿੱਥੇ ਤੈਨੂੰ ਫ਼ਿਲਮਾਂ ਦਿਖਾਉਂਦਾ ਕਿੱਥੇ ਤੈਨੂੰ ਖਿਲਾਉਂਦਾ ਪਿਲਾਉਂਦਾ ਮੇਰੇ ਕੋਲ ਆਪ ਨੀ ਇੱਕ time ਦੀ ਰੋਟੀ ਖਾ ਹੁੰਦੀ ਸੀਗੀ ਇੰਨਾ ਮਾੜਾ time ਸੀਗਾ ਕਿਸੇ time ਮੇਰੇ ਕੋਲ ਹੁਣ ਤਾਂ ਮਾੜਾ ਮੋਟਾ time ਵੀ ਸਹੀ ਆ ਗਿਆ time ਬਦਲ ਗਿਆ ਫਿਲਹਾਲ ਨਹੀਂ ਪਹਿਲਾਂ ਤਾਂ ਇੰਨਾ ਬੁਰਾ ਹਾਲ ਸੀਗਾ

ਮੈਨੂੰ ਜਦੋਂ ਮਰਜ਼ੀ ਸੰਜੇ ਫ਼ੋਨ ਕਰ ਦੇਈਂ, ਨੰਬਰ ਵੀ ਹੈਗਾ ਮੈਂ ਉਹਦੇ ਕਰਕੇ ਨੰਬਰ ਵੀ ਨੀ ਚੇਂਜ ਕੀਤਾ ਆਪਣਾ, ਮੈਨੂੰ ਪਤਾ ਉਹ ਫ਼ੋਨ ਮੈਨੂੰ ਕਰੇਗੀ ਕਰੇਗੀ, ਬਸ ਮੈਨੂੰ ਆਹੀ ਉਮੀਦ ਹੈ ਕਿ ਜੇ ਮੇਰੀ life ਚ ਕੋਈ ਵੀ ਕੁੜੀ ਆਊਗੀ ਨਾ ਤੇ ਉਹੀ ਆਏ ਹੋਰ ਕੋਈ ਨਾ ਆਏ। ਜੇ ਮੇਰਾ ਵਿਆਹ ਹੋਊਗਾ ਨਾ ਸਿਰਫ਼ ਉਸ ਕੁੜੀ ਨਾਲ ਹੋਵੇ ਹੋਰ ਕਿਸੇ ਕੁੜੀ ਨਾਲ ਨਾ ਹੋਵੇ ਮੈਂ ਸਿਰਫ਼ ਆਹ ਸੋਚਦਾ ਹੈ ਮੈਂ ਹੋਰ ਕੁਛ ਨੀ ਸੋਚਦਾ ਬਹੁਤ ਹੀ ਮਤਲਬ ਸੰਸਕਾਰੀ ਕੁੜੀ ਸੀਗੀ ਤੁਹਾਨੂੰ ਸਹੀ ਗੱਲ ਦੱਸਾਂ ਬਹੁਤ ਹੀ ਇੱਜ਼ਤ ਕਰਦੀ ਸੀ ਕੁੜੀ ਮੇਰੀ ਮੇਰੇ ਘਰਦਿਆਂ ਦੀ ਮੇਰੀ ਭੈਣਾਂ ਦੀ ਸਾਰਿਆਂ ਦੀ ਇੱਜ਼ਤ ਕਰਦੀ ਸੀਗੀ ਕੁੜੀ ਉਹ, ਮੇਰੀ ਗ਼ਲਤੀ ਕਰਕੇ ਸਿਰਫ਼ ਇੱਕ ਮੇਰੀ ਗ਼ਲਤੀ ਕਰਕੇ ਮੈਂ ਉਸ ਤੋਂ ਦੂਰ ਹੈ, ਜੇ ਮੈਂ ਗ਼ਲਤੀ ਨਾ ਨਾ ਕਰਦਾ ਉਸਤੋਂ ਦੂਰ ਨਾ ਹੁੰਦਾ ਮੈਨੂੰ ਇੰਨਾ ਪਤਾ ਹੈ, ਆਹੀ ਸਾਲੀ ਗ਼ਲਤੀ ਹੋ ਗਈ ਮੇਰੇ ਤੋਂ ਇੱਕ ਹੁਣ ਤੁਹਾਨੂੰ ਮੈਂ ਕਿੱਦਾਂ ਸਮਝਾਵਾਂ ਇਹ ਬਹੁਤ ਹੀ ਮਤਲਬ ਕਹਿੰਦੇ ਨਾ ਜਿਹਨੂੰ ਮਾੜਾ ਕੰਮ ਉਹ ਹੋ ਗਿਆ ਮੇਰੇ ਨਾਲ ਬਹੁਤ ਹੀ ਜ਼ਿਆਦਾ ਤੁਹਾਨੂੰ ਦੱਸ ਨੀ ਸਕਦਾ ਜੀ ਮੈਂ ਹੋਰ ਕਿਆ ਦੱਸਾਂ ਕੁੜੀ ਬਾਰੇ ਤੁਹਾਨੂੰ ਮੈਂ। ਹੁਣ ਉਹਦੀ ਭੈਣ ਸੀਗੀ ਇੱਕ ਵੱਡੀ ਭੈਣ ਉਹ ਕਨੇਡਾ ਗਈ ਹੋਈ ਹੈ ਉਹਦਾ ਭਾਈ ਹੈ ਛੋਟਾ ਉਹ ਬੇਚਾਰਾ ਪੜ੍ਹਦਾ ਪਿਆ shooting ਕਰਦਾ ਪਿਆ ਤੇ ਨੀ ਉਹਦਾ ਡੈਡੀ ਹੈ ਡੈਡੀ ਜੱਟਾਂ ਦਾ ਉਹਦਾ ਨਾਲੇ ਸਰਕਾਰੀ ਨੌਕਰੀ ਕਰ ਰਿਹਾ ਚਾਲੀ ਕਿੱਲੇ ਜ਼ਮੀਨ ਹੈ ਉਹਨਾਂ ਕੋਲ ਗੱਡੀਆਂ ਚਾਰ ਪੰਜ ਸਭ ਕੁਛ ਆ ਉਹਨਾਂ ਕੋਲ ਇਹ ਜਿਹੀ ਕੋਈ ਗੱਲ ਨੀ ਜਿਹੜੀ ਨਹੀਂ ਹੈ ਮੈਨੂੰ ਐਨ ਮਤਲਬ ਖੁੱਲਾ ਖ਼ਰਚਾ ਮਤਲਬ ਸਭ ਕੁਛ ਕਰ ਸਕਦੇ ਹਾਂ ਮੇਰੇ ਵਾਸਤੇ ਜੋ ਮੈਂ ਕਵਾਂ ਉਹ ਕਰ ਸਕਦੇ ਹੈ। ਹੈਲੋ ਹੈਲੋ ਹਾਂ ਕੀ ਚਾਹਿਦਾ ਜੀ? ਕਰਦੀ ਆ ਕੱਟ ਦੇਨੀ ਆ ਲਾ ਲੈਣੀ ਆ ਓ ਦੱਸ ਮਿੰਟ ਬਾਅਦ ਕੱਟਣੀ ਹੁੰਦੀ ਆ ਨਾ।

ਦੱਸ ਮਿੰਟ ਰਿਹ ਗਏ ਮੈਂ ਤੇ ਸੁਣਿਆ ਸੀਤੂੰ ਬਿਮਾਰ ਹੈ ਇੱਹ ਸੀ ਕੀ ਹੋ ਗਿਆ ਤੈਨੂੰ ਕੁਛ ਨਹੀਂ ਆ ਓ ਪਤਾ ਨੀ ਮੇਰੇ ਨਾ ਬਾਥਰੂਮ ਰਾਹੀਂ ਰੱਸੀ ਜੀ ਔਨ ਲਾਗ ਪਈ ਆ ਗੰਡਾ ਜੀਆ ਨਹੀ ਕਿਵੇਂ ਭੀ? ਤੇਰੇ ਪਾਜੀ ਮੈਂਨੂੰ ਕਿਹੰਦੇ ਆਉਂਦੀ ਕਿਵੇ ਆ ਭਾਈ ਜਦੋਂ ਬਾਥਰੂਮ ਕਰਦੀ ਆ ਓਦੇ ਤੋਂ ਬਾਅਦ ਓਨਦੀ ਆ ਯਾ ਪਹਿਲਾਂ ਹੀ ਆਉਂਦੀ ਰਿਹੰਦੀ ਆ? ਬਾਤ ਜਦੋਂ ਮੈਂ ਬਾਥਰੂਮ ਕਰਦੀ ਆ ਉਦੋਂ ਤੇ ਓਨਦੀ ਆ ਗੰਡਾ ਜੀਅ ਤੇ ਊ ਤੇ ਓਨਦੀ ਰਿਹੰਦੀ ਆ ਮਾੜੀ ਮੋਟੀ ਜੀ ਮੈਂਨੂੰ ਲੱਗਦਾ ਪਾਣੀ ਦੀ ਸ਼ਿਕਾਅਤ ਲੱਗਦੀ ਆ ਇੰਨਾ ਤੇ ਨਹੀਂ ਹੁੰਦਾ ਵੈਸੇ ਏ ਕਰ ਸਿੰਗਾੜੇ ਸਿੰਗਉੜੇ ਖ ਕੇ ਵੇਖ ਲੈ ਸਿੰਗਾੜੇ ਮੈਂ ਖਾਦੇ ਆ ਮੈਂ ਤੇ ਦਵਾਈ ਵੀ ਲਈ ਆ ਸ਼ੀਸ਼ੀਆ ਪੀਤੀਆ ਆ ਮੈਂ ਦਿਵਾਈ ਨਹੀਂ ਦਿੰਦੇ ਜੇਡੀ ਖੁਰਨ ਵਾਲੀ ਏ ਏ ਆ ਨਾ ਏ ਤੇਰੇ ਤੂ ਮੇਰੀ ਗੱਲ ਸੁਣ ਲਾ ਕੋਈ ਚੰਦ ਪੁਰਾਣੇ ਸੁਖ ਲਾ ਪੰਜ ਐਤਵਾਰ ਨੂੰ ਕਿਆ ਸੀ ਮੈਂ ਤਾਂ ਹੀ ਤੇ ਐਤਵਾਰ ਤਿਆਰ ਹੋਈ ਸੀ ਮੈਂ ਮੈਂ ਲਵ ਨੂੰ ਕਿਆ ਸੀ ਮੈਂ ਪੈਸੇ ਵੀ ਰੱਖੇ ਸੀ ਗੇ ਏ ਵਾ ਏ ਕੇ ਇਸ਼ਨਾਨ ਕਰ ਕੇ ਨਾ ਇੱਕ ਐਤਵਾਰ ਜਾ ਕੇ ਆਈ ਦੂਜੇ ਐਤਵਾਰ ਤੇਰੇ ਫਰਕ ਪੈ ਜਾਉ ਵੇਖ ਲਈ ਭਾਵੈ ਹਾਂ ਮੈਂ ਦੋ ਰੱਖਿਆ ਸੀ ਦੱਸ ਹਜ਼ਾਰ ਤੇ ਮੈਂ ਲਵ ਤੂੰ ਦੇ ਦਿੱਤਾ ਸੀ ਜੇਡਾ ਤੂ ਪੂਜਾ ਦੇ ਹੱਥ ਬਾਰ ਹਜ਼ਾਰ ਪੇਜਇਆ ਸੀ ਮੇਰੀ ਗੱਲ ਮੇਰੀ ਗੱਲ ਸੁਣ ਤੂੰ ਅਵੀ ਨਾ ਆਈ ਤੂੰ ਪੈਹਲਾ ਪੰਦਰਾਂ ਦੀਨਾ ਬਾਅਦ ਰੱਖ ਲਈ ਆ ਪੰਦਰਾਂ ਦੀਨਾ ਬਾਅਦ ਆਈਆ ਕਰਿ ਹਾਂ ਤੇ ਜੇਡਾ ਬੰਦਾ ਦੂਰ ਤੇ ਕਈ ਵਰਾਂ ਪੰਦਰਾਂ ਦੀਨਾ ਬਾਅਦ ਪੰਦਰਾਂ ਦੀਨਾ ਬਾਅਦ ਵੀ ਕਹਿੰਦੇ ਰਹੇ ਹੋ ਨਾ ਤੁਸੀਂ

ਇੱਕ ਵਾਰੀ ਆ ਤੇ ਫੇਰ ਪੰਦਰਾਂ ਦੀਨਾ ਬਾਅਦ ਚੱਲ ਓ ਤੇ ਸੁਖ ਲਾਂਗੇ ਜਦੋਂ ਤੇ ਕਈ ਵਾਰ ਓਖਾ ਲੱਗਦਾ ਪੰਦਰਾਂ ਦੀਨਾ ਆਯ ਕਰੋਂ ਹਾਂ ਪੰਦਰਾਂ ਦੀਨਾ ਬਾਅਦ

ਇੱਕ ਐਤਵਾਰ ਛੱਡ ਕੇ ਦੂਜੇ ਐਤਵਾਰ ਪੰਦਰਾਂ ਦੀਨਾ ਬਾਅਦ ਆਯਾ ਕਰੋਂ ਹਮ ਹਮ

ਪਰ ਮੈਂਨੂੰ ਤਾਂ ਕੁਜ ਮੈਂਨੂੰ ਵੀ ਆਹੀ ਪ੍ਰੋਬਲਮ ਸੀ ਪਰ ਮੈਂਨੂੰ ਇੰਨੀ ਨਹੀਂ ਹੱਗੀ ਸੀ ਮੈਂਨੂੰ ਦੂਜੇ ਤੀਜੇ ਦਿਨ ਮਾੜਾ ਮੋਟਾ ਜੀਅ ਓਂਦਾਂ ਸੀ ਸਮੈੱਲ ਜੀ ਓਨਦੀ ਸੀ ਫੇਰ ਮੈਂ ਦਵਾਈ ਦਵਊਈ ਲਿੱਤੀ ਮੈਂਨੂੰ ਆ ਦੱਸ ਕ ਦਿਨ ਹੋ ਗਏ ਪਹਿਲਾਂ ਤਾਂ ਨਹੀਂ ਸੀ ਪਹਿਲਾਂ ਤੇ ਮੈਂ ਸ਼ੀਸ਼ੀ ਸ਼ੁਸ਼ੀ ਪੀਤਿਆ ਤੇ ਪੰਦਰਾਂ ਦੱਸ ਕ ਦਿਨ ਹੋ ਗਏ ਮੈਂ ਕਿਹਾ ਚੱਲ ਲਵਾਂਗੇ ਦਵਾਈ ਇੱਥੇ ਦੱਸਦੇ ਆ ਕਿਹੰਦੇ ਮਾਤਾ ਦਿੰਦੀ ਆ ਦਵਾਈ ਮੈਂ ਕਿਆ ਚੱਲ ਓਥੋਂ ਪੁੱਛ ਲਵਾਂਗੇ ਪੁੜਿਆ ਦਿੰਦੀ ਆ ਤੇ ਦੱਸ ਦੀਨਾ ਦੀਆ

ਇੱਥੇ ਓ ਕਾਲਕਾ ਦੇ ਸੇਵਾ ਕਰਦੀ ਆ ਦੇਸੀ ਦਵਾਈ ਦਿੰਦੀ ਅੱਛਾ ਠੀਕ ਆ ਮੈਂ ਕਿਹਾ ਚਆਲ ਪੁੱਛ ਲਵਾਂਗੇ ਖਾ ਲਵਣਗੇ ਫੇਰ ਕੀ ਲੱਗਦਾ ਕੋਈ ਟੈਸਟ ਕਰਾ ਲਾ ਅਲਟ੍ਰਾ ਸਾਉਂਡ ਕਰਾ ਕੇ ਫੇਰ ਦੇਖ ਲਾਂਗੇ ਨਾ ਨਾ ਤੂੰ ਸੋਚੀ ਲੈ ਏ ਅਵੀ ਏ ਨਾ ਉਦੋਂ ਹੁੰਦੀ ਜਦੋਂ ਗੰਦੇ ਜੇ ਪੋਰੀ ਪੂਰੀ ਦੀ ਸ਼ਿਕਾਅਤ ਹੋਵੇ ਏ ਉਦੋਂ ਓਂਦਾਂ ਪਾਣੀ ਹਮ ਮੈਂਨੂੰ ਵੀ ਹੋ ਗਿਆ ਮੈਂ ਨਾ ਚੁੰਨੀ ਰੱਖਦੀ ਹੁੰਦੀ ਸੀ ਸੁੱਤੀ ਭੇਜ ਹੀ ਜਾਂਦੀ ਸੀ ਮੈਂਨੂੰ ਉਸੋ ਮੈਂਨੂੰ ਨਾ ਮਿਲੇਂ ਸੀ ਬਾਬਾ ਕੋਈ ਸੁਪਨੇ ਦੇ ਵਿੱਚ ਓ ਤੇ ਬੈਠਾ ਹੋਆ ਉੱਚੀ ਜੀ ਥਾਂ ਤੇ ਉਦੋਂ ਬਾਅਦ ਫੇਰ ਮੇਰੇ ਅੰਦਰ ਪਾਣੀ ਏ ਚਲਿਆ ਜਿਵੇਂ ਨਾ ਪੀਰਿਯਡ ਆਏ ਹੁੰਦੇ ਆ ਗੰਦਾ ਗੰਦਾ ਪਾਣੀ ਸੁੱਕਾ ਜੀਅ ਰੇਸ਼ਾ ਜੀਅ ਨਹੀਂ ਮੇਰੇ ਇੰਨਾ ਤੇ ਨਹੀਂ ਸੀ ਜਿਵੇਂ ਤੂੰ ਕਿਹੰਦੀ ਆ ਕਪੜਾ ਕੁਪੜਾ ਇੰਨਾ ਤੇ ਨਹੀਂ ਗਿੱਲਾ ਹੁੰਦਾ

ਸਮੈੱਲ ਸਮੂਲ ਤੇ ਮੈਂ ਨਾਤੀ ਧੋਤੀ ਰਿਹੰਦੀ ਸਮੈੱਲ ਵਾਲੀ ਤੇ ਵਾਦੁ ਲਾਂਦੀ ਚੀਜ਼ਾ ਸਮੈੱਲ ਵਾਲੀ ਯਾਨੀ ਕੀ ਖੁਸ਼ਬੂ ਗਈ ਵਾਲੀ ਚੀਜ਼ਾ ਲਾ ਕੇ ਰੱਖਿਆ ਕਰ ਹਾਂ ਲੋਂਦੀ ਹੁੰਦੀ ਆ ਮੈ ਮੈਂ ਕਦੋਂ ਦੀ ਕਿਹੰਦੀ ਆ ਤੇਰੇ ਪਾਜੀ ਨੂ ਚੱਲੀਏ ਆਪਾਂ ਮੱਥਾ ਟੇਕ ਕੇ ਆਈਏ ਓ ਸੁਭਾਸ਼ ਓ ਡਾਕਟਰ ਦਵਾਈ ਦਿੰਦਾ ਸੁਭਾਸ਼ ਹਮ ਅੱਗੇ ਮੈਂ ਨਿਰਨ ਵਾਲੇ ਹੀ ਮੱਥਾ ਟੇਕ ਓਨਦੀ ਹੁੰਦੀ ਸੀ ਓ ਇੱਕ ਦੇਰ ਬਹੁਤ ਵੱਡਾ ਸੰਤਾ ਦਾ ਤੇ ਓਥੇ ਵੀ ਮੈਂ ਜਾ ਓਨਦੀ ਹੁੰਦੀ ਸੀ ਨਾਲੇ ਮੈਂ ਓਦਣ ਦੋ ਵਾਰੀ ਤੇ ਅਸੀਂ ਗਏ ਆ ਰਾਜ ਕੇ ਘਰੇ ਤਾਂ ਵੀ ਨਾਲ ਹੀ ਨਾ ਨਾਲ ਹੀ ਆ ਓਨਾ ਦੇ ਘਰ ਦੇ ਲਾਗੇ ਬਹੁਤ ਵੱਡਾ ਦੇਰ ਬਹੁਤ ਲੋਕਾ ਦੀਆ ਮਨੋਕਾਮਨਾ ਪੂਰੀਆ ਹੁੰਦੀਆ ਅੱਛਾ ਦੂਰੋਂ ਦੂਰੋਂ ਦੁਨੀਆ ਓਨਦੀ ਆ ਓ ਡੇਰੇ ਚ ਵੀ ਅੱਛਾ ਤੇ ਓਦਾ ਮੈਂਨੂੰ ਕਿਹੰਦੀ ਸੀ ਮੈਂਨੂੰ ਰਾਜ ਦੀ ਬਹੁ ਕਿਹੰਦੀ ਭੈਣੇ ਮੱਥਾ ਟੇਕ ਆ ਆਈ ਤਾਂ ਹੈ ਤੂ ਬਹਾਨੇ ਨਾਲ ਬੜਾ ਓ ਤਰਲੇ ਲੈਂਦੀ ਤੇਰੇ ਤਰਾਂ ਮੱਥਾ ਟੇਕ ਕ ਆ ਤੇਰੇ ਘਰ ਨੂ ਨਜ਼ਰ ਲੱਗੀ ਤੇਰੇ ਆ ਹੋਈ ਆ ਹੁਣ ਵੀ ਮੈਂਨੂੰ ਕਿਹੰਦੀ ਸੀ ਟੈਂਸ਼ਨ ਨਾ ਲੀਆ ਕਰ ਭੈਣੇ ਤੇ ਓ ਨਾ ਮੈਂਨੂੰ ਅਨਦੀ ਸੀ ਆਜੀ ਨਾਲੇ ਮੈਂ ਤੇਰੇ ਬਹਾਨੇ ਨਾਲ ਮੈਂ ਟੇਕ ਆਉਨਗੀ ਮੱਥਾ ਡੇਰੇ ਚ ਚਲਾਂਗੇ ਆਪਾਂ ਮੈਂ ਕਿਹਾ ਚੱਲ ਆ ਚੀਜ਼ਾ ਤੇ ਅੱਜ ਤੱਕ ਡੇਰੇ ਦੁਰੇਆ ਚ ਮੰਦਰਾ ਚ ਜਾਣੇ ਆ ਮਹਾਰਾਜ ਕੁਛ ਦੇ ਕੇ ਪੇਜਦਾ ਕਿਹੜਾ ਖੁਹਨਦਾ ਕੁਛ

ਮੰਦਰ ਤਾਂ ਬਥੇਰੇ ਜਾਂਦਾ ਪਤਾ ਨੀ ਗੱਲ ਪੈਰ ਬਣਨ ਜੇ ਓਦਾਂ ਮੈਂ ਕਿਹਾ ਕੇ ਗੁਰਦੂਵਾਰੇ ਚੱਲਦੇ ਨਹਾ ਨੂ ਕੇ ਫੇਰ ਮੈਂ ਕਿਹਾ ਮੈਂ ਨਹੀਂ ਜਾਂਦੀ ਗਈ ਨਹੀਂ ਪਤਾ ਨਹੀਂ ਕਿਉ ਪੈ ਰਿਹੰਦੇ ਬਣਨ ਜੇ ਨਹੀਂ ਜਾਉਨਗੀ ਨਾਲੇ ਲਵ ਦਾ ਲਵ ਦਾ ਲਵ ਦਾ ਕਿਹ ਕੇ ਆਊਨਗੀ ਬਾਬੇ ਨੂੰ ਜਾ ਕੇ ਆਊਨਗੀ

ਤੈਨੂ ਓ ਲਵ ਬਾਰੇ ਕੋਈ ਗੱਲ ਦੱਸੂਗਾ ਹੀ ਕੇ ਆ ਕੰਮ ਕਰਲਾ ਬੀ ਆ ਕਰਲਾ ਕੀ ਪਤਾ ਅੱਜ ਕੱਲ ਕੁੜੀਆ ਨਾ ਬਥੇਰੇ ਯੂ ਟਿਊਬ ਤੋਂ ਵੇਖ ਵੇਖ ਅਗਲਿਆ ਕਿਹਣ ਮਾਂ ਨਾ ਮਗਰ ਲੱਗੇ ਪੇਓ ਦੇ ਮਗਰ ਨਾ ਲੱਗੇ ਰੋਜ਼ ਦਾ ਹੀ ਓ ਹੀ ਤਾਂ ਗੱਲ ਮੁਹ ਮੱਥੇ ਲੱਗਦਾ ਅੱਗੇ ਮੈਂਨੂ ਹਾਂ ਪੱਕੀ ਰੱਖ ਕਿਹੰਦਾ ਬਾਲ ਪਲੈਤੀ ਦਾ ਤੇਰਾ ਮੁੰਡਾ ਤੇ ਮੁਹ ਮੱਥੇ ਲੱਗਦਾ ਅੱਗੇ ਮੈਂਨੂੰ ਸਾਰੇ ਕਿਹੰਦੇ ਨੇ

ਹਮ ਮੰਮੀ ਕਿਹੰਦੀ ਇੱਥੇ ਆਜੀ ਮੈਂ ਕਿਹਾ ਨਹੀਂ ਮੰਮੀ ਇੱਥੇ ਹੀ ਕਰਾਓ ਜਿੱਥੇ ਬਹੁ ਓਥੇ ਕਰਾਵਾਂਗ ਚਾਂਦਪੁਰ ਮੈਂਨੂੰ ਕਿਹੰਦਾ ਸੀ ਮੰਮੀ ਆਜੀ ਮਾਤਾ ਹਮ ਤੇ ਅੱਜ ਤੇ ਡਾਕਟਰ ਨੇ ਛੁੱਟੀ ਨਹੀਂ ਦਿੱਤੀ ਕਿਹੰਦਾ ਅਗਲੇ ਐਤਵਾਰ ਵੇਖੂਗਾ

ਪਰ ਬੰਦਾ ਰਿਲੈਕਸ ਜੀਆ ਹੋ ਜਾਂਦਾ ਥੋੜਾ ਜੀਆ ਓਦਾ ਵੀ ਆਪਣਾ ਆਪ ਵੀ ਸੰਭਾਲ ਲੈਂਦਾ ਕੁਛ ਹੱਥ ਪੈਸੇ ਤੇਲਾ ਵੀ ਆ ਜਾਂਦਾ

ਘਰ ਆ ਜਾਇਆ ਕਰ ਇੱਥੇ ਰਾਤ ਰਿਹ ਕੇ ਤੇ ਐਤਵਾਰ ਹੋ ਕੇ ਓਦਰ ਸਿੱਧਾ ਚਰਹ ਜਾਇਆ ਕਰੋ ਨਾ ਇੱਥੇ

ਹਾਂ ਏ ਤੇ ਹੈ ਸੀ ਗਾ ਕਿਰਨ ਕਿਹੰਦੀ ਸੀ ਓਨਾ ਓਨਾ ਫੇਰ ਆਈ ਨਹੀਂ ਓ ਮੈਂਨੂੰ ਆਨਦੀ ਸੀ ਦੀਦੀ ਆਜੀ ਮੈਂ ਕਿਹਾ ਚੱਲ ਆਉਨਗੀ ਤੇ ਫੇਰ ਲਵ ਨਹੀਂ ਆਯਾ ਹਮ ਹਮ ਤਾਂ ਕਰਕੇ ਨਹੀਂ ਜਾਵਾਂਗੇ ਇੱਕ ਤੇ ਮੈਂ ਓਥੇ ਓ ਵੀ ਚੜ੍ਹੋਣੀ ਆ ਲਵ ਦੀ ਓਦੀ ਲੀਰ ਦੀ ਵੀ ਸੁੱਖਣ ਲੋਨੀ ਆ ਪਟਿਆਲੇ

ਗਏ ਨਹੀਂ ਪਟਿਆਲੇ ਅਸੀਂ ਪਟਿਆਲੇ ਆਪਾਂ ਕਦੇ ਗੱਡੀ ਗੁੜੀ ਕਰਲੋ ਜਦ ਜਾਵਾਂਗੇ ਸਾਰੇ ਪਟਿਆਲੇ ਗੱਡੀ ਕਰਾ ਲਾਂਗੇ